ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਦੇਸ਼ ਦੇ ਹਰ ਕੋਨੇ ਵਿੱਚ ਜ਼ਿਆਦਾਤਰ ਪਰਿਵਾਰ ਆਪਣੇ ਬੱਚਿਆਂ ਦੇ ਇਮਤਿਹਾਨਾਂ ਵਿੱਚ ਰੁੱਝੇ ਹੋਏ ਹੋਣਗੇ ਜਿਨ੍ਹਾਂ ਦੇ ਇਮਤਿਹਾਨ ਖਤਮ ਹੋ ਗਏ ਹੋਣਗੇ ਉੱਥੇ ਕੁਝ ਆਰਾਮ ਦਾ ਮਾਹੌਲ ਹੋਵੇਗਾ ਅਤੇ ਜਿੱਥੇ ਇਮਤਿਹਾਨ ਹਾਲੇ ਚੱਲਦੇ ਹੋਣਗੇ ਉਨ੍ਹਾਂ ਪਰਿਵਾਰਾਂ ਵਿੱਚ ਅਜੇ ਵੀ ਥੋੜ੍ਹਾ ਬਹੁਤ ਪ੍ਰੈਸ਼ਰ ਤਾਂ ਹੋਵੇਗਾ ਹੀ ਪਰ ਅਜਿਹੇ ਸਮੇਂ ਮੈਂ ਇਹੀ ਕਹਾਂਗਾ ਕਿ ਪਿਛਲੀ ਵਾਰੀ ਮੈਂ ਮਨ ਕੀ ਬਾਤ ਵਿੱਚ ਵਿਦਿਆਰਥੀਆਂ ਨਾਲ ਜੋ ਗੱਲਾਂ ਕੀਤੀਆਂ ਸਨ ਉਨ੍ਹਾਂ ਨੂੰ ਦੁਬਾਰਾ ਸੁਣ ਲਓ ਪ੍ਰੀਖਿਆ ਦੇ ਵੇਲੇ ਉਹ ਗੱਲਾਂ ਜ਼ਰੂਰ ਤੁਹਾਡੇ ਕੰਮ ਆਉਣਗੀਆਂ
ਅੱਜ 26 ਮਾਰਚ ਹੈ 26 ਮਾਰਚ ਬੰਗਲਾਦੇਸ਼ ਦਾ ਸੁਤੰਤਰਤਾ ਦਿਵਸ ਹੈ ਅਨਿਆ ਦੇ ਖਿਲਾਫ ਇਕ ਇਤਿਹਾਸਕ ਲੜਾਈ ਬੰਗਬੰਧੂ ਦੀ ਅਗਵਾਈ ਵਿੱਚ ਬੰਗਲਾਦੇਸ਼ ਦੀ ਜਨਤਾ ਦੀ ਸ਼ਾਨਦਾਰ ਜਿੱਤ ਅੱਜ ਦੇ ਇਸ ਮਹੱਤਵਪੂਰਨ ਦਿਹਾੜੇ ਮੈਂ ਬੰਗਲਾਦੇਸ਼ ਦੇ ਨਾਗਰਿਕ ਭੈਣਭਰਾਵਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਹ ਕਾਮਨਾ ਕਰਦਾ ਹਾਂ ਕਿ ਬੰਗਲਾਦੇਸ਼ ਅੱਗੇ ਵਧੇ ਵਿਕਾਸ ਕਰੇ ਅਤੇ ਬੰਗਲਾਦੇਸ਼ ਵਾਸੀਆਂ ਨੂੰ ਵੀ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਬੰਗਲਾਦੇਸ਼ ਦਾ ਇਕ ਮਜ਼ਬੂਤ ਸਾਥੀ ਹੈ ਇਕ ਚੰਗਾ ਮਿੱਤਰ ਹੈ ਅਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਪੂਰੇ ਖੇਤਰ ਦੇ ਅੰਦਰ ਸ਼ਾਂਤੀ ਸੁਰੱਖਿਆ ਅਤੇ ਵਿਕਾਸ ਵਿੱਚ ਆਪਣਾ ਸਹਿਯੋਗ ਦਿੰਦੇ ਰਹਾਂਗੇ

ਅੱਜ ਜਦੋਂ ਦੇਸ਼ ਚੰਪਾਰਣ ਸੱਤਿਆਗ੍ਰਹਿ ਦੀ ਸ਼ਤਾਬਦੀ ਮਨਾ ਰਿਹਾ ਹੈ ਤਾਂ ਭਾਰਤ ਦੇ ਆਮ ਮਨੁੱਖ ਦੀ ਸ਼ਕਤੀ ਕਿੰਨੀ ਅਪਾਰ ਹੈ ਉਸ ਅਪਾਰ ਸ਼ਕਤੀ ਨੂੰ ਆਜ਼ਾਦੀ ਦੇ ਅੰਦੋਲਨ ਵਾਂਗ ਸਵੈਰਾਜ ਤੋਂ ਸੁਰਾਜ ਦੀ ਯਾਤਰਾ ਵੀ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ ਮਿਹਨਤ ਦਾ ਸਿਖਰ ਸਰਵਜਨ ਹਿਤਾਏ ਸਰਵਜਨ ਸੁਖਾਏ ਇਸ ਮੂਲਮੰਤਰ ਨੂੰ ਲੈ ਕੇ ਦੇਸ਼ ਦੇ ਲਈ ਸਮਾਜ ਦੇ ਲਈ ਕੁਝ ਕਰ ਗੁਜ਼ਰਨ ਦੀ ਅਖੰਡ ਕੋਸ਼ਿਸ਼ ਹੀ ਆਜ਼ਾਦੀ ਦੇ ਲਈ ਮਰਮਿਟਣ ਵਾਲੇ ਉਨ੍ਹਾਂ ਮਹਾਪੁਰਸ਼ਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰੇਗਾ
ਅੱਜ ਜਦੋਂ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਤਾਂ ਕਿਹੜਾ ਹਿੰਦੁਸਤਾਨੀ ਅਜਿਹਾ ਹੋਵੇਗਾ ਜੋ ਭਾਰਤ ਨੂੰ ਬਦਲਣਾ ਨਹੀਂ ਚਾਹੁੰਦਾ ਹੋਵੇਗਾ ਕਿਹੜਾ ਹਿੰਦੁਸਤਾਨੀ ਹੋਵੇਗਾ ਜੋ ਦੇਸ਼ ਵਿੱਚ ਬਦਲਾਓ ਦੇ ਲਈ ਹਿੱਸੇਦਾਰ ਬਣਨਾ ਨਹੀਂ ਚਾਹੁੰਦਾ ਹੋਵੇਗਾ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਇਹ ਬਦਲਾਓ ਦੀ ਚਾਹ ਇਹ ਬਦਲਾਓ ਦਾ ਯਤਨ ਇਹੀ ਤਾਂ ਹੈ ਜੋ ਨਵੇਂ ਭਾਰਤ ਨਿਊ ਇੰਡੀਆ ਇਸ ਦੀ ਮਜ਼ਬੂਤ ਨੀਂਹ ਰੱਖੇਗਾ ਨਿਊ ਇੰਡੀਆ ਨਾ ਤਾਂ ਕੋਈ ਸਰਕਾਰੀ ਕਾਰਜਕ੍ਰਮ ਹੈ ਨਾ ਹੀ ਕਿਸੇ ਰਾਜਨੀਤਿਕ ਦਲ ਦਾ ਮੈਨੀਫੈਸਟੋ ਅਤੇ ਨਾ ਹੀ ਇਹ ਕੋਈ ਪ੍ਰੋਜੈਕਟ ਹੈ ਨਿਊ ਇੰਡੀਆ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਸੱਦਾ ਹੈ ਇਹੀ ਭਾਵ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀ ਮਿਲ ਕੇ ਕਿਸ ਪ੍ਰਕਾਰ ਦਾ ਸ਼ਾਨਦਾਰ ਭਾਰਤ ਬਣਾਉਣਾ ਚਾਹੁੰਦੇ ਹਨ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਇਕ ਆਸ ਹੈ ਇਕ ਉਮੰਗ ਹੈ ਇਕ ਸੰਕਲਪ ਹੈ ਇਕ ਚਾਹ ਹੈ

ਆਓ 2022 ਭਾਰਤ ਦੀ ਆਜ਼ਾਦੀ ਦੇ 75 ਸਾਲ ਹੋਣ ਵਾਲੇ ਹਨ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ ਯਾਦ ਕਰਦੇ ਹਾਂ ਚੰਪਾਰਣ ਦੇ ਸੱਤਿਆਗ੍ਰਹਿ ਨੂੰ ਯਾਦ ਕਰਦੇ ਹਾਂ ਤਾਂ ਕਿਉਂ ਨਾ ਅਸੀਂ ਵੀ ਸਵਰਾਜ ਤੋਂ ਸੁਰਾਜ ਦੀ ਇਸ ਯਾਤਰਾ ਵਿੱਚ ਆਪਣੇ ਜੀਵਨ ਨੂੰ ਅਨੁਸ਼ਾਸ਼ਿਤ ਕਰਕੇ ਸੰਕਲਪਬੱਧ ਕਰਕੇ ਕਿਉਂ ਨਾ ਜੋੜੀਏ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਆਓ
ਮੇਰੇ ਪਿਆਰੇ ਦੇਸ਼ ਵਾਸੀਓ ਮੈਂ ਅੱਜ ਤੁਹਾਡਾ ਆਭਾਰ ਵੀ ਵਿਅਕਤ ਕਰਨਾ ਚਾਹੁੰਦਾ ਹਾਂ ਪਿਛਲੇ ਕੁਝ ਮਹੀਨਿਆਂ ਵਿੱਚ ਸਾਡੇ ਦੇਸ਼ ਵਿੱਚ ਇਕ ਅਜਿਹਾ ਮਾਹੌਲ ਬਣਿਆ ਬਹੁਤ ਵੱਡੀ ਮਾਤਰਾ ਵਿੱਚ ਲੋਕ ਡਿਜੀਟਲ ਪੇਮੈਂਟ ਡਿਜੀਧਨ ਅੰਦੋਲਨ ਵਿੱਚ ਸ਼ਾਮਿਲ ਹੋਏ ਬਿਨਾਂ ਨਕਦ ਕਿਵੇਂ ਲੈਣਦੇਣ ਕੀਤਾ ਜਾ ਸਕਦਾ ਹੈ ਉਨ੍ਹਾਂ ਦੀ ਜਿਗਿਆਸਾ ਵੀ ਵਧੀ ਹੈ ਗਰੀਬ ਤੋਂ ਗਰੀਬ ਵੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੌਲੀਹੌਲੀ ਲੋਕ ਵੀ ਬਿਨਾਂ ਨਕਦ ਕਾਰੋਬਾਰ ਕਿਵੇਂ ਕਰਨਾ ਹੈ ਉਸ ਵੱਲ ਵਧ ਰਹੇ ਹਨ ਡਿਮੋਨੇਟਾਈਜ਼ੇਸ਼ਨ ਨੋਟਬੰਦੀ ਤੋਂ ਬਾਅਦ ਡਿਜੀਟਲ ਪੇਮੈਂਟ ਦੇ ਵੱਖਵੱਖ ਤਰੀਕਿਆਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ BHIMApp ਨੂੰ ਸ਼ੁਰੂ ਕੀਤਿਆਂ ਅਜੇ ਦੋਢਾਈ ਮਹੀਨਿਆਂ ਦਾ ਹੀ ਸਮਾਂ ਹੋਇਆ ਹੈ ਲੇਕਿਨ ਹੁਣ ਤੱਕ ਲੱਗਭਗ ਡੇਢ ਕਰੋੜ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ

14 ਅਪ੍ਰੈਲ ਨੂੰ ਡਾ
ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਹੈ ਅਤੇ ਬਹੁਤ ਪਹਿਲਾਂ ਜਿਵੇਂ ਤੈਅ ਹੋਇਆ ਸੀ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਉੱਪਰ ਇਸ ਡਿਜੀ ਮੇਲੇ ਦੀ ਸਮਾਪਤੀ ਹੋਣ ਵਾਲੀ ਹੈ ਸੌ ਦਿਨ ਪੂਰੇ ਹੋਣ ਕਰਕੇ ਇਕ ਆਖਰੀ ਬਹੁਤ ਵੱਡੀ ਪ੍ਰੋਗਰਾਮ ਹੋਣ ਵਾਲਾ ਹੈ ਬਹੁਤ ਵੱਡੇ ਡਰਾਵ ਦੀ ਵੀ ਉਸ ਵਿੱਚ ਵਿਵਸਥਾ ਹੈ ਮੈਨੂੰ ਯਕੀਨ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ ਦਾ ਜਿੰਨਾ ਵੀ ਸਮਾਂ ਸਾਡੇ ਕੋਲ ਬਚਿਆ ਹੈ BHIMApp ਦਾ ਅਸੀਂ ਪ੍ਰਚਾਰ ਕਰੀਏ ਨਕਦ ਕਿਵੇਂ ਘੱਟ ਹੋਵੇ ਨੋਟਾਂ ਦਾ ਵਿਵਹਾਰ ਕਿਵੇਂ ਘੱਟ ਹੋਵੇ ਉਸ ਵਿੱਚ ਅਸੀਂ ਆਪਣਾ ਯੋਗਦਾਨ ਦੇਈਏ
ਮੇਰੇ ਪਿਆਰੇ ਦੇਸ਼ ਵਾਸੀਓ ਮੈਨੂੰ ਖੁਸ਼ੀ ਹੈ ਕਿ ਮੈਂ ਹਰ ਵਾਰ ਜਦ ਵੀ ਮਨ ਕੀ ਬਾਤ ਲਈ ਲੋਕਾਂ ਕੋਲੋਂ ਸੁਝਾਅ ਮੰਗਦਾ ਹਾਂ ਅਨੇਕਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ ਪਰ ਮੈਂ ਇਹ ਵੇਖਿਆ ਹੈ ਕਿ ਸਵੱਛਤਾ ਲਈ ਹਰ ਵਾਰੀ ਬੇਨਤੀ ਆਉਂਦੀ ਹੀ ਰਹਿੰਦੀ ਹੈ
ਮੈਨੂੰ ਦੇਹਰਾਦੂਨ ਤੋਂ ਗਾਇਤਰੀ ਨਾਮ ਦੀ ਇਕ ਬੇਟੀ ਨੇ ਜੋ ਕਿ 11ਵੀਂ ਦੀ ਵਿਦਿਆਰਥਣ ਹੈ ਉਸ ਨੇ ਫੋਨ ਕਰਕੇ ਇਕ ਸੰਦੇਸ਼ ਭੇਜਿਆ ਹੈ
ਮਾਣਯੋਗ ਪ੍ਰਿੰਸੀਪਲ ਪ੍ਰਧਾਨ ਮੰਤਰੀ ਜੀ ਤੁਹਾਨੂੰ ਮੇਰਾ ਸਾਦਰ ਪ੍ਰਣਾਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿ ਤੁਸੀਂ ਇਨ੍ਹਾਂ ਚੋਣਾਂ ਵਿੱਚ ਭਾਰੀ ਮਤ ਨਾਲ ਜਿੱਤ ਹਾਸਿਲ ਕੀਤੀ ਹੈ ਮੈਂ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਸਵੱਛਤਾ ਕਿੰਨੀ ਜ਼ਰੂਰੀ ਹੈ ਮੈਂ ਰੋਜ਼ ਉਸ ਨਦੀ ਵਿੱਚੋਂ ਹੋ ਕੇ ਜਾਂਦੀ ਹਾਂ ਜਿਸ ਵਿੱਚ ਲੋਕ ਬਹੁਤ ਸਾਰਾ ਕੂੜਾਕਰਕਟ ਵੀ ਸੁੱਟਦੇ ਹਨ ਅਤੇ ਨਦੀਆਂ ਨੂੰ ਦੂਸ਼ਿਤ ਕਰਦੇ ਹਨ ਇਹ ਨਦੀ ਰਿਸਪਨਾ ਪੁਲ ਤੋਂ ਹੁੰਦੇ ਹੋਏ ਆਉਂਦੀ ਹੈ ਅਤੇ ਮੇਰੇ ਘਰ ਤੱਕ ਵੀ ਆਉਂਦੀ ਹੈ ਇਸ ਨਦੀ ਲਈ ਅਸੀਂ ਬਸਤੀਆਂ ਵਿੱਚ ਜਾ ਕੇ ਰੈਲੀ ਵੀ ਕੱਢੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇਕ ਟੀਮ ਭੇਜ ਕੇ ਜਾਂ ਫਿਰ ਨਿਊਜ਼ ਪੇਪਰ ਦੇ ਮਾਧਿਅਮ ਰਾਹੀਂ ਇਸ ਗੱਲ ਨੂੰ ਉਜਾਗਰ ਕੀਤਾ ਜਾਵੇ ਧੰਨਵਾਦ

ਵੈਸੇ ਯੋਗ ਵੀ ਆਪਣੇ ਮਨ ਨੂੰ ਸਿਹਤਮੰਦ ਰੱਖਣ ਦਾ ਇਕ ਵਧੀਆ ਰਸਤਾ ਹੈ ਤਣਾਓ ਤੋਂ ਮੁਕਤੀ ਦਬਾਓ ਤੋਂ ਮੁਕਤੀ ਪ੍ਰਸੰਨਚਿਤ ਅਤੇ ਪ੍ਰਯਾਣ ਯੋਗ ਬਹੁਤ ਮਦਦ ਕਰਦਾ ਹੈ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਹੈ ਇਹ ਤੀਜਾ ਵਰ੍ਹਾ ਹੋਵੇਗਾ ਤੁਸੀਂ ਵੀ ਹੁਣ ਤੋਂ ਹੀ ਤਿਆਰੀ ਕਰੋ ਅਤੇ ਲੱਖਾਂ ਦੀ ਗਿਣਤੀ ਵਿੱਚ ਸਮੂਹਿਕ ਯੋਗ ਉਤਸਵ ਮਨਾਉਣਾ ਚਾਹੀਦਾ ਹੈ ਜੇਕਰ ਤੁਹਾਡੇ ਮਨ ਵਿੱਚ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਬਾਰੇ ਕੋਈ ਸੁਝਾਅ ਹੈ ਤਾਂ ਤੁਸੀਂ ਮੇਰੇ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਆਪਣੇ ਸੁਝਾਅ ਮੈਨੂੰ ਜ਼ਰੂਰ ਭੇਜੋ ਮਾਰਗ ਦਰਸ਼ਨ ਕਰੋ ਯੋਗ ਦੇ ਸਬੰਧ ਚ ਜਿੰਨੇ ਗੀਤ ਕਾਵਿਕ ਰਚਨਾਵਾਂ ਤੁਸੀਂ ਤਿਆਰ ਕਰ ਸਕਦੇ ਹੋ ਉਹ ਕਰਨੀਆਂ ਚਾਹੀਦੀਆਂ ਹਨ ਇਸ ਨਾਲ ਉਹ ਲੋਕਾਂ ਨੂੰ ਸਹਿਜ ਰੂਪ ਵਿੱਚ ਸਮਝ ਆ ਜਾਂਦਾ ਹੈ